ਕੰਮ ਕਰ ਗਈ ਹੋਰ ਸੁਣਾ ਹੋਰ ਸੁਣਾ

ਹਾਂਜੀ ਠੀਕ ਤੁਸੀਂ ਸੁਣਾਓ ਹੋਰ ਬੇਟੀ ਰਹਿ ਗਈ ਹੁਣ

ਹਾਂਜੀ ਵਧੀਆ ਹਾਂਜੀ ਬੱਚੇ ਸਬ ਠੀਕ ਆ ਠੀਕ ਚਲੋ ਵਧੀਆ ਹੋਰ ਕਾਰੋਬਾਰ ਕਾਰੋਬਾਰ ਵੀ ਠੀਕ ਈ ਆ

ਤੁਸੀਂ ਦੀਦੀ ਓਥੇ ਨਹੀਂ ਜਾਂਦੇ ਉਹ ਭਲਾ ਡੇਅਰੀ ਵਾਲੇ ਕੰਮ ਤੇ ਹਾਂਜੀ ਹਾਂਜੀ ਡੇਅਰੀ ਆਲੇ ਤੇ ਤੇ ਕਾਹਦੇ ਤੇ ਜਾਂਦੇ ਓ ਸਾਧਨ ਤੇ

ਕਈ ਵਾਰ ਪੈਦਲ ਵੀ

ਇੰਜ ਹੀ ਕਿਸੇ ਦੇ ਨਾਲ ਚੱਲ ਚੁਲ ਜਾਈਦਾ ਪਿੰਡ ਦਾ ਕੋਈ ਹੋਵੇ ਠੀਕ ਏ ਪ੍ਰਿੰਸ ਛੱਡ ਕੇ ਆਉਂਦਾ ਹਾਂ ਪ੍ਰਿੰਸ ਵਰਗਾ ਹੀ ਜਾਂਦਾ

ਛੱਡ ਕੇ ਆਉਂਦਾ

ਫੇਰ ਤਾਂ ਤੁਹਾਨੂੰ ਕੋਈ ਰੋਜ ਕੇ ਕਦੀ ਕਦੀ ਨਹੀਂ ਰੋਜ ਹੀ ਜਾਣਾ ਪੈਂਦਾ ਠੀਕ ਹੈ ਹੋਰ ਜਾਵਾਂਗੇ ਤੇ ਤੇ ਨਹੀਂ ਪ੍ਰਿੰਸ ਰੋਜ ਤੁਹਾਨੂੰ ਮੋਟਰਸਾਈਕਲ ਤੇ ਛੱਡ ਕੇ ਆਉਂਦਾ ਸਕੂਲ ਦਾ ਫੇਰ ਓਹਦਾ ਕਿੱਦਾਂ ਉਹ ਆ ਜਾਂਦਾ ਸਾਨੂ ਛੱਡ ਕੇ ਆ ਜਾਂਦਾ ਫੇਰ ਆਈ ਫੋਨ ਫਾਨ ਕਰ ਦਿੰਦੇ ਫੇਰ ਲੈ ਜਾਂਦਾ ਸਾਨੂੰ ਕਿੰਨੇ ਵਜੇ ਛੱਡਣ ਜਾਂਦਾ ਚੱਲ ਜਾਂਦਾ ਨੌਂ ਕੇ ਵਜੇ ਨੂੰ ਛੱਡਣ

ਅਸੀਂ ਨੌਂ ਵਜੇ ਜਾਣੇ ਆ ਤੇ ਬਾਰਾਂ ਇਕ ਵਜੇ ਬਾਰਾਂ ਵਜੇ ਵਾਪਿਸ ਆ ਜਾਂਦੇ ਹਮ ਚਲੋ ਠੀਕ ਏ ਤੇ ਬਾਰਾਂ ਵਜੇ ਛੁੱਟੀ ਤੇ ਮੇਰੇ ਸਾਹਵ ਨਾਲ ਸਕੂਲ ਤੇ ਦੋ ਵਜੇ ਹੁੰਦੀ ਹੈ ਨਹੀਂ ਪੇਪਰ ਹੋਗੇ ਆ ਨਾ ਉਹ result ਆਏ ਨਾ ਫੇਰ ਜਾਣਾ ਸਕੂਲ ਠੀਕ ਏ result ਆਏ ਕਰਕੇ ਜਾਣਾ ਸਕੂਲ ਠੀਕ ਏ ਤੇ ਜਿਦੋਂ result ਆ ਗਿਆ ਤਾਂ ਫੇਰ ਕਿੱਦਾਂ ਜਦੋਂ ਸਕੂਲ ਚਲੇ ਜਾਂਦਾ ਹਮ ਕਿ ਕਹਿਣ ਢਏ ਕਰਾਵਾਂਗੇ ਫੇਰ ਸਕੂਲ ਪਾਵਾਂਗੇ ਇਹ ਕਹਿਣੀ ਆ ਵੀ ਜਦੋਂ ਸਕੂਲ ਚਲੇ ਜਾਂਦਾ ਆ

ਫੇਰ ਜੱਸ ਰਾਣੀ ਨਾਲ ਚੱਲ ਜੀਆ ਕਰਾਂਗੇ ਅਸ਼ਾ ਰਾਣੀ ਨਾਲ ਜਾਂਦੇ ਹਾਂ ਰਾਣੀ ਵੇਖੋ ਹੁਣ ਖੜਦੀ ਨਹੀਂ ਹੁਣ ਤੇ ਉਹ ਮੈਨੂੰ ਲਗਦਾ ਰਾਣੀ ਜਾਕੇ ਬਦਲ ਗਈ ਆ

ਬਦਲ ਗਈ ਆ ਲਗਦਾ ਲਗਦੇ ਨਾ ਮੈਂ ਚਲੋ ਵੇਖ ਲੋ ਦੋ ਹਜਾਰ ਰੁਪਿਆ ਦੇ ਤਾ

ਮੇਰੀ ਗੱਲ ਸੁਣ

ਕਿ ਕਹਿੰਦੀ ਬਈ ਤੁਸੀਂ ਮੇਰੇ ਕਹਿਣ ਤੇ ਦਿੱਤਾ ਵਾ

ਕਹਿੰਦੀ ਦੀਦੀ ਨੂੰ ਕਿਹਾ ਸੀ ਤਾਂ ਓਹਦੇ ਕਰਕੇ ਓਹਦੇ ਕਹਿਣ ਤੇ ਦਿੱਤਾ ਵਾ

ਤਾਂ ਕਰਕੇ ਨਾਰਾਜ ਆ

ਅਸ਼ਾ ਕਹਿੰਦੀ ਸੀ ਮੈਨੂੰ ਵੱਧ ਪੈਸੇ ਦੇ

ਆਹੋ ਆਪਣਾ ਵੇਖ ਕੇ ਜੇ ਨਾ ਕਿਸੇ ਨਾਲ ਆਪਣੀ ਜਿੰਨੀ ਹਾਂਜੀ ਜਿਵੇਂ ਚਾਹੁਣੇ ਆ

ਹਾਂਜੀ ਓਹਨੂੰ ਕਹਿਣ ਘਰਵਾਲਾ ਹਾਂਜੀ

ਕੁੜੀ ਕਿਥੇ ਗਈ

ਦਿੱਲੀ

ਕਿਹੜੇ ਕੰਮ ਤੇ ਕੰਮ ਤੇ ਉਹ ਨਾ ਭੂਆ ਸੱਸ ਆਂ ਨੌਂਹ ਪੁੱਤ ਤੇ ਗਏ ਉਹ ਨੌਕਰੀ ਕਰਦੇ ਓਥੇ ਅੱਛਾ ਠੀਕ ਹੈ ਤੇ ਓਹਨਾ ਨੂੰ ਕੰਮ ਤੇ ਲਾਉਣਾ ਹੋਣਾ

ਅਸ਼ਾ ਘਰ ਦਾ ਕੰਮ ਕਰਦੀ ਹੈ ਓਹਨਾ ਦਾ

ਹਮ ਚੱਲ ਵਧੀਆ ਕੇ ਦੇਣਗੇ ਹੀ ਨਾ ਕੁਸ਼ ਨਾ ਕੁਸ਼ ਆਹੋ ਤੇ ਮੈਂ ਆਖਿਆ ਸੀ ਕਮਾਈ ਧੀ ਭੈਣ ਜਦੋਂ ਜਵਾਨ ਹੋ ਜਾਏ ਨਹੀਂ ਜਾਂਦਾ ਹਾਂ ਵੀ ਚੱਲ ਹੁਣ ਓਥੇ ਭੇਜ ਦੀ ਤਾਂ ਵਧੀਆ ਗਈ ਏ ਤੇ ਇਥੇ ਪਿੰਡ ਚ ਨਾਲੇ ਲੋਕੀ ਗੱਲਾਂ ਕਰਦੇ ਏ ਆਉਂਦੀ ਜਾਂਦੀ ਸੀ ਨਾ ਤੁਹਾਡੇ ਨਾਲ

ਓਥੇ ਭੇਜਤਾ ਤੁਸੀਂ ਹਮ ਹੋਰ ਵਧੀਆ

ਹੁਣ ਰਾਣੀ ਨੂੰ ਮੈਨੂੰ ਲੈ ਜਾਇਆ ਕਰੇ ਹਾਂ ਤੂੰ ਮੇਰੀ ਗੱਲ ਚ

ਉਹ ਠੀਕ ਨਹੀਂ ਸਗੋਂ ਦੀ ਦੁਆ ਕਰਿਓ ਓਹਦੇ ਵਾਸਤੇ ਠੀਕ ਏ ਕਿ ਗੱਲ ਏ ਹਾਂ ਪਾਣੀ ਓਹਨੇ ਚੁਕਾਇਆ ਤੇ ਓਹਦੇ ਲੱਕ ਦੇ ਵਿਚ ਕੋਈ

ਦਸਦੇ ਈ ਨਹੀਂ ਆ ਨੱਕ ਚ ਪੇਟ ਤੇ ਕਿ ਲੱਕ ਚ ਕੋਈ ਨਹੀਂ ਦੁਆ ਕਰਾਂਗੇ ਹੋ ਜਾਊਗੀ ਕੋਈ ਗੱਲ ਨਹੀਂ ਹੋਰ

ਹੈਂ ਜਦੋਂ ਓਹਨਾ ਨੇ ਦਵਾਈ ਅਸ਼ਾ ਨਹੀਂ ਹੋਰ ਭੂਆ ਫੁਫੜ ਕੋਲ ਗਈ ਦਵਾਈ ਤੇ ਲੈ ਕੇ ਦੇਣਗੇ ਹੀ ਮੈਂ ਲੈਣ ਲੱਗੀ ਆ ਤੇ ਮੈਨੂੰ ਕਹਿੰਦੇ ਨਹੀਂ ਭਾਭੀ ਇਹੋਜੀ ਕੋਈ tension ਨਹੀਂ ਭੂਆ ਦਾ ਮੁੰਡਾ ਕਹਿੰਦਾ ਕਹਿੰਦਾ ਇਹ ਕਿਹੜੀ ਬੇਗਾਨੀ ਆ ਆਪਣੀ ਕੁੜੀ ਆ ਕਹਿੰਦਾ ਬੇਫਿਕਰੇ ਰਹੋ ਤੇ ਕੋਈ ਗੱਲ ਨਹੀਂ ਇਲਾਜ ਕਰਾਉਣ ਢਏ ਮੇਰਾ ਹਮ ਹਾਂਜੀ ਇਹ ਕਰਕੇ ਫੇਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਹੀਂ ਤੁਸੀਂ ਪਿੰਡ ਓਥੇ ਠੀਕ ਸੀ ਸਗੋਂ

ਹੋਰ ਸੁਣਾਓ ਫੇਰ ਤੁਸੀਂ ਹਮ ਠੀਕ ਆ ਤੇ ਦਿੱਲ ਲਗਾ ਕੁੜੀ ਦਾ ਓਦਾਂ

ਥੋੜੇ ਦਿਨ ਸਾਡਾ ਵੀ ਨਹੀਂ ਲੱਗਾ ਅਸੀਂ ਆਪ ਰਾਉਂਦੇ ਹੁੰਨੇ ਅਸ਼ਾ ਫੇਰ

ਨਹੀਂ ਨਹੀਂ ਦਿਲ ਕਾਹਦਾ ਬੱਚਿਆਂ ਬਿਨਾ ਕਿਸੇ ਦਾ ਵੀ ਨਹੀਂ ਦਿਲ ਲੱਗ ਸਕਦਾ ਫੇਰ ਬੜੀ ਮੁਸ਼ਕਿਲ ਲਾਉਣਾ ਪਿਆ ਦੋ ਦਿਨ ਤਾਈਂ ਰੋਟੀ ਨਹੀਂ ਖਾਦੀ ਹੈਗੀ ਤੇ ਹਮ ਤੇ ਓਹਨੇ ਵੀ ਨਹੀਂ ਖਾਦੀ ਹੋਣੀ ਨਾ ਓਹਨੇ ਸਾਨੂੰ video call ਕਰਕੇ ਤੇ ਓਹਨੀ ਕਹਿਣਾ ਖਾਓ ਰੋਟੀ ਮੇਰਾ ਜੀ ਲਗਿਆ ਵਿਚੇ ਵਿਚ ਨਿਆਣਾ ਝੂਰਦਾ ਈ ਆ ਤੁਹਾਨੂੰ ਪਤਾ ਈ ਆ ਹਾਂ ਇਹ ਤੇ ਹੈ ਈ ਏ ਪਤਾ ਕੇ ਉਹ ਰਹਿੰਦੀ ਚੌਵੀ ਘੰਟੇ ਤੁਹਾਡੇ ਨਾਲ ਸੀ ਨਾਲ ਰਹਿੰਦੀ ਸੀ ਥੋਨੂੰ ਪਤਾ ਈ ਹੈ ਹਾਂ ਕੰਮ ਤੇ ਵੀ ਜਾਣਾ ਮੈਂ ਕੰਮ ਹਾਂਜੀ ਮੇਰਾ ਤਾ ਜਮਾ ਨੀ ਜੀ ਲਗਦਾ ਹੈਗਾ ਮੈਨੂੰ ਸਗੋਂ ਕਹਿ ਦਿੰਦੀ ਆ ਮਮ੍ਮੀ ਮੇਰਾ ਜੀ ਲੱਗਾ ਵਾ ਮੈ ਕ ਠੀਕ

ਠੀਕ ਏ ਆ ਮਾਂ ਨੂੰ ਤੇ ਪਤਾ ਹੀ ਹੁੰਦੇ ਆਪਣੇ ਬੱਚੇ ਦਾ ਵੀ ਵਿਚੋਂ ਦੁਖੀ ਹੈ ਮਾਂ ਝੱਟ ਪਛਾਣ ਲੈਂਦੀ ਹੈ ਬੱਚੇ ਆਪਣੇ ਨੂੰ

ਨਾਲੇ ਚੱਲ ਆਪਣੇ ਰਿਸ਼ਤੇਦਾਰ ਆ ਨਾਲੇ ਈ ਕਰਦੇ ਆ ਹਮ

ਲੈਂਦੀ ਬਸ ਉਹ ਛੋਟਾ ਛੋਟਾ ਛੋਟਾ ਛੋਟਾ ਕਰਕੇ ਬਾਲਣ ਤੇ ਉਹ ਨਾ ਤਾਂ ਓਹਦੀ ਓਹਦੀ ਉਹ ਬਣਾ ਤੀਆਂ ਉਹ ਆਏਂ ਗੱਠਾ ਬਣਾ ਤੀਆਂ ਓਹਨੂੰ ਕੋਈ ਛੋਟਾ ਬਾਲਣ ਜਿਹੜਾ ਉਹ ਥੋੜਾ ਥੋੜਾ ਜਿਹੜਾ ਉਪਰ ਚੁੱਕਿਆ ਜਾਂਦਾ ਆ ਸੁੱਕ ਕੇ ਤੇ ਉਹ ਪੱਕ ਕੇ ਚੜਾਉਣਾ ਆ

ਉਹ ਘਰ ਆ ਗਏ ਆ ਤੇ ਮੈਂ ਤਾਂ ਚੱਲੀ ਆ ਮੈਂ ਰੋਟੀ ਬਣਾਉਣੀ ਆ ਸਬਜ਼ੀ ਕੱਟਣ ਢਈ ਸੀ ਮੈਂ

okay bye ਬਾਅਦ ਚ ਕਰਨੀ ਏ ਨਮਸਤੇ ਜੀ ਚਿੱਟੇ ਪੱਤ ਦਾ ਮੋਤੀਆਂਤੇ ਸਾਵੀਆਂ ਡੰਡੀਆਂ ਪਾ, ਕਿਸੇ ਨੇ ਸਿਰ ਪੱਲਾ ਕੀਤਾ ਸੂਹੀ ਫੁਲਕਾਰੀ ਦਾ। ਸਹੇਲਿਆਂ ਦੀ ਚਾਦ ਅਹ ਸਰਦਾਰ ਹੀਰ ਕੋਈ ਡੰਡੀ ਝੁਮਕੇ ਪਾ। ਇਧਰ ਸਖੀਆਂ ਉਧਰ ਸਖੀਆਂ ਬੈਠੇ ਪੀੜਾ ਡਾਹ। ਕਿੰਨੀ ਵਧੀਆ ਕਵਿਤਾ ਹੈ। ਇਹ ਕਵਿਤਾ ਜੋ ਹੈ, ਇਹ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਸੀ। ਇਹਦਾ ਨਾਮ ਐ ਤ੍ਰਿੰਜਣ ਤ੍ਰਿੰਜਣ ਪਤਾ ਕੀ ਹੁੰਦਾ। ਜਦੋਂ ਪਹਿਲੇ ਪਹਿਲੇ ਕੁੜੀਆਂ ਜਿਹੜੀਆਂ ਸੀਗੀਆਂ ਨਾ ਅਹ ਉਹ ਬੁਣਦੀਆਂ ਹੁੰਦੀਆਂ ਸੀ। ਜੋ ਚੁੰਨੀਆਂ ਹੁੰਦੀਆਂ ਸੀਗੀਆਂ ਨਾ, ਉਹਤੇ ਨਾ ਬੁਣਤੀ ਪਾਉਂਦੀਆਂ ਹੁੰਦੀਆਂ ਸੀ। ਵਧੀਆ ਜੀ ਕਲਾਕਰੀ ਕਰਦੀਆਂ ਹੁੰਦੀਆਂ ਸੀ ਕਲਾਕਾਰੀ ਵੀ। ਉਹ ਉਵੇਂ ਜੇ ਤ੍ਰਿਜ ਦੀਆਂ ਹੁੰਦੀਆਂ ਸੀ ਕਿਤੇ ਬੈਠ ਕੇ। ਪਹਿਲੇ ਪਹਿਲੇ ਗਾਣੇ ਵੀ ਬੜੇ ਚਲਦੇ ਹੁੰਦੇ ਸੀਗੇ। ਜਿਵੇਂ ਤ੍ਰਿੰਜ ਕੇ, ਕੁਝ ਹੈਗੇ ਸੀਗੇ, ਪੰਜਾਬੀ ਗਾਣੇ ਬੜੇ ਚਲਦੇ ਹੁੰਦੇ ਸੀਗੇ। ਤਾਂ ਇਹਦਾ ਚ ਕਿਹਾ। ਕਹਿੰਦੇ, ਇਹ ਦੇਖੋ lines ਕਿੰਨੀਆਂ ਵਧੀਆ। ਸਭੇ ਸਹੇਲੀਆਂ ਬਣ ਬਣ ਆਈਆਂ ਸੱਜਰੇ ਸਿਰ ਗੰਢਾਂ ਇੱਕ ਹੱਥ ਚਰਖਾ ਇੱਕ ਹੱਥ ਪੰਛੀ ਐਸੇ ਤ੍ਰਿੰਞਣ ਦੇ ਚਾਅ ਕਿਸੇ ਨੇ ਪਾਇਆ ਕੋਰਾ ਝੱਗਾ ਨਿੱਕੀ ਨਿੱਕੀ ਬੂਟੀ ਦਾ, ਕਿਸੇ ਨੇ ਸਿਰ ਤੇ ਲੀੜਾ ਲੈਤਾ ਮੁਹੀਨ ਡੋਰੀ ਦਾ, ਡੋਰੀਏ ਦਾ। ਅੱਖੀਂ ਕਜਲਾ, ਬੁੱਲ੍ਹ ਦਸਾ ਅਹ ਦੰਦਾਸਾ

ਜੇ ਕੋਈ ਦੇਖਣਾ ਹੋਵੇ ਤਾਂ ਕਿੰਨੀ ਵਧੀਆ। ਪੁਰਾਣਾ ਸਮਾਂ ਕਿੰਨਾ ਵਧੀਆ ਹੁੰਦਾ ਸੀ, ਜਦੋਂ ਬੈਠ ਕੇ ਸਾਰੀਆਂ ਰੰਨਾਂ ਏਦਾਂ ਕੰਮ ਕਰਦੀਆਂ ਹੁੰਦੀਆਂ ਸੀ, ਗੱਲਾਂ ਮਾਰਦੀਆਂ ਸੀ। ਇੱਕ ਦੂਜੇ ਨੂੰ ਸਲਾਹਾਂ ਦਿੰਦੀਆਂ ਹੁੰਦੀਆਂ ਸੀ। ਵਧੀਆ ਹੁੰਦਾ ਸੀ ਸਮਾਂ। ਕਹਿੰਦੇ ਸਾਰੀਆਂ ਸਹੇਲੀਆਂ ਸੱਜਰੇ ਸਿਰ ਗੁੰਦਵਾ ਕੇ ਤੇ ਬਣ ਸੰਵਰ ਕੇ ਤ੍ਰਿੰਝਣ ਪਾਉਣ ਆਈਆਂ ਸਨ। ਤ੍ਰਿੰਝਣ ਦੇ ਕਾਰਨ ਹਰ ਇੱਕ ਦੇ ਹੱਥ ਵਿੱਚ ਚਰਖੀ ਚਰਖੀ ਚੁੱਕੀ ਹੋਈ ਸੀ। ਦੇਖਿਆ ਜਾਵੇ ਤਾਂ ਚਰਖੀ ਹੁੰਦੀ ਸੀਗੀ ਤੇ ਦੂਜੇ ਹੱਥ ਵਿੱਚ ਪੂਣੀਆਂ ਦਾ ਛਿੱਕੂ ਹੈ। ਕਿਸੇ ਕੁੜੀ ਨੇ ਨਿੱਕੀ ਨਿੱਕੀ ਬੂਟੀ ਦਾ ਨਵਾਂ ਝੱਗਾ ਪਾਇਆ ਹੋਇਆ ਹੈ ਤੇ ਕਿਸੇ ਨੇ ਸਿਰ ਉੱਪਰ ਬਰੀਕ ਡੋਰੀ ਦਾ ਦੁਪੱਟਾ ਲਿਆ ਹੋਇਆ ਹੈ। ਆ ਜਿਹੜੀ ਜਿਹੜੇ ਵੀ ਕੱਪੜੇ ਆ ਜਾਂ ਕੁਛ ਵੀ ਆ, ਉਹ ਜਿਹੜੇ-ਜਿਹੜੇ ਆਏ ਆ ਹਨਾ ਅਹ ਨਵੇਂ ਨਵੇਂ design ਨਵੇਂ ਨਵੇਂ ਜੋ ਵੀ ਅਸੀਂ ਸਜਾਵਟੀ ਜਾ ਪਾਉਣੇ ਆਂ, ਕਿੱਥੋਂ ਆਏ ਆ ਇਹੇ। ਪੁਰਾਣੇ ਸਮੇਂ ਚੋਂ ਆਂਦੇ ਸੀਗੇ।

ਹੁਣ ਜੋ ਆ ਰਿਹਾ ਨਾ। ਉਹ ਉਹੀ ਆ ਜੋ ਪਹਿਲਾਂ ਪਿੱਛੇ ਚਲਦਾ ਆ ਰਿਹਾ ਸੀਗਾ ਨਾ ਅਹ ਬਸ ਉਹੀ ਆ ਸਾਡੇ ਕੋਲ। ਨਾ ਸਾਡੇ ਕੋਲ ਗਾਣੇ ਆ ਨਵੇਂ। ਨਾ ਸਾਡੇ ਕੋਲ ਫ਼ਿਲਮਾਂ ਰਹੀਆਂ ਨਵੀਆਂ। ਨਾ ਸਾਡੇ ਕੋਲ ਕੁਛ, ਜੋ ਵੀ ਆ ਨਾ ਅਹ ਉਹ ਪਿਛਲਾ ਹੀ ਆ। ਜ਼ਿਆਦਾ ਤੋਂ ਜ਼ਿਆਦਾ ਇਹ ਜੋ ਪਿਛਲੀਆਂ ਚੀਜ਼ਾਂ ਨੂੰ, ਹੋਰ ਉਹਦੇ ਵਿੱਚ ਕੁਛ ਪਾ ਪੂ ਕੇ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਹ ਵਧੀਆ ਬਣਦਾ ਨੀਂ ਆ। ਜੋ ਵਧੀਆ ਚੀਜ਼ਾਂ ਸੀਗੀਆਂ ਨਾ ਅਹ ਸਗੋਂ ਅਸੀਂ, ਉਨ੍ਹਾਂ ਨੂੰ ਖਰਾਬ ਹੀ ਕਰ ਰਹੇ ਆਂ, ਜੇ ਦੇਖਿਆ ਜਾਵੇ ਤਾਂ ਉਹਨੂੰ ਠੀਕ ਨੀਂ ਕਰ ਰਹੇ।

ਸਾਡੇ ਆਉਣ ਵਾਲੀ ਪੀੜ੍ਹੀ ਕੋਲ ਤਾਂ ਕੁਛ ਵੀ ਨੀਂ ਰਿਹਾ ਜੇ ਦੇਖਿਆ ਜਾਵੇ ਤਾਂ ਉਹਦਾ ਤਾਂ ਸਭ ਕੁਛ ਅਹ ਹੋਵੇ, ਉਹਦਾ ਤਾਂ ਸਭ ਕੁਛ ਖਰਾਬ ਆ। ਅਸੀਂ ਤਾਂ ਚੱਲ ਆਪਣੀ ਪੁਰਾਣੀ ਪੀੜ੍ਹੀ ਤੋਂ ਕੁਝ ਸਿੱਖਿਆ। ਸਾਡੀ ਨਵੀਂ ਪੀੜ੍ਹੀ ਨੇ ਸਾਡੇ ਤੋਂ ਕੀ ਸਿੱਖਣਾ। ਕਿ phone ਚਲਾ ਲੋ।

ਜੇ ਬਦਲਾਂਗੇ ਤਾਂ ਸ਼ਾਇਦ ਕੁਛ ਮਿਲੇਗਾ ਤੇ ਕੁਛ ਰਹਿ ਜਾਏਗਾ ਸਾਡੀ ਪੀੜ੍ਹੀ ਵਾਸਤੇ। ਉਹਨੂੰ ਛੱਡਣ ਵਾਸਤੇ। ਜੇ ਨਹੀਂ ਕੀਤਾ ਤਾਂ ਫਿਰ, ਬਸ ਇਹੀ ਆ। ਵਿਗਾੜ ਤਾਂ ਅਸੀਂ ਦਿੱਤਾ ਈ ਆ। ਹੋਰ ਵਿਗੜ ਜਾਏਗਾ। ਆਉਣ ਵਾਲੇ time ਉਹ ਚ ਸਮੇਂ ਚ ਹੁਣ ਕਹਿੰਦੇ ਆ ਉਸ ਵੇਲੇ ਚਰਖਾ ਕੱਤਣ ਜਾਂਦੀਆਂ ਸੀ ਕੁੜੀਆਂ। ਕਿੰਨਾ ਸੋਹਣਾ ਵੇਖੋ ਕਹਿੰਦੇ ਆ। ਚਰਖਾ ਕੱਤਣ ਲਈ ਤ੍ਰਿੰਝਣ ਵਿੱਚ ਇਕੱਠੀਆਂ ਹੋਈਆਂ ਕੁੜੀਆਂ। ਅੱਖਾਂ ਵਿੱਚ ਕਜਲਾ ਪਾ ਕੇ ਦੰਦਾਂ ਉੱਤੇ ਦੰਦਰਾਸਾ ਮਲ ਕੇ ਤੇ ਹੱਥਾਂ ਵਿੱਚ ਮਹਿੰਦੀ ਲਾ ਕੇ ਆਉਂਦੀਆਂ ਹਨ। ਉਹ ਹੱਥਾਂ ਵਿੱਚ ਕੱਚ ਦੇ ਗਜਰੇ ਪਾ ਕੇ ਬਹੁਤ ਸੁੰਦਰ ਲੱਗ ਰਹੀਆਂ ਹਨ। ਤੇ ਕਿਸੇ ਨੇ ਕੰਨਾਂ ਵਿੱਚ ਇੱਕੋਂ ਜਿਹੀਆਂ ਡੰਡੀਆਂ ਪਾ ਕੇ ਸਿਰ ਉੱਪਰ ਚਿੱਟਾ ਰੇਸ਼ਮੀ ਦੁਪੱਟਾ ਲਿਆ ਹੋਇਆ ਹੈ। ਕਿਸੇ ਨੇ ਅਹ ਕਿਸੇ ਨੇ ਫੁਲਕਾਰੀ ਦਾ ਪੱਲਾ ਲਿਆ ਹੋਇਆ ਹੈ। ਕਿ ਉਨ੍ਹਾਂ ਦੇ ਸਰਦਾਰ ਢੰਡੀ ਝੁੰਮਕ ਪਾ ਕੇ ਇਧਰ ਉਧਰ ਸਹੇਲੀਆਂ ਤੇ ਬੈਠੀਆ ਗੱਬੇ ਪੀੜਾ ਡਾਹ ਕੇ ਚਰਖਾ ਕੱਤਣ ਲੱਗੀਆਂ ਹਨ। ਕਿੰਨੀਆਂ ਵਧੀਆ ਹਸਦੀਆਂ, ਖੇਡਦੀਆਂ, ਪੀਘਾਂ ਝੂਟਦੀਆਂ ਹੈਂ। ਸਭ ਇੱਕ ਦੂਜੇ ਦੇ ਨਾਲ ਕਰਦੀਆਂ। ਕੋਈ ਆਏਂ ਨੀ ਐ। ਹੁਣ ਤਾਂ ਇਹ ਆ ਜੇ ਦੋ ਜਨਾਨੀਆਂ ਖੜੀਆਂ ਹੋਣ ਤੇ ਜਦ ਤੱਕ ਉਨ੍ਹਾਂ ਕੋਲ ਕੋਈ topic ਨਾ ਨਾ ਅਹ ਹੋਵੇ। ਤੀਜੀ ਦੇ ਬਾਰੇ ਵਿੱਚ ਉਨ੍ਹਾਂ ਨੂੰ ਕੁਛ ਮਿਲ ਹੀ ਜਾਂਦਾ ਕਿ ਉਹ ਤੀਜੀ ਨੇ ਇਦਾਂ ਕੀਤਾ ਉਹਨੇ ਐਦਾਂ ਕੀਤਾ। ਕੁਛ ਨਾ ਕੁਛ ਐਦਾਂ ਦਾ ਉਨ੍ਹਾਂ ਨੂੰ ਲੱਭ ਹੀ ਜਾਂਦਾ ਹੁੰਦਾ। ਕਿਤੇ ਖੜੀਆਂ। ਅੱਜਕੱਲ੍ਹ ਕਹਿੰਦੇ ਹੁੰਦੇ ਆ ਨਾ ਅਹ ਵੀ ਔਰਤ ਦਾ ਦੁਸ਼ਮਣ ਔਰਤ ਹੀ ਐ। ਉਹੀ ਐ। ਕਿਉਂ ਕਿ ਉਸਨੂੰ ਕਿਸੇ ਨੇ ਫਸਾਉਣਾ ਨਾ ਅਹ ਤਾਂ ਇੱਕ ਔਰਤ ਨੂੰ ਕੋਈ ਆਦਮੀ ਤਾਂ ਘੱਟ ਹੀ ਫਸਾਉਂਦੇ ਆ ਤੇ ਔਰਤ ਜ਼ਿਆਦਾ ਹੀ ਫਸਾਉਂਦੀ ਆ ਕਿਉਂ ਕਿ ਉਹਨੂੰ ਸਭ ਉਹਦਾ ਭੇਤ ਹੁੰਦਾ ਹੀ ਆ। ਜਨਾਨੀਆਂ ਨੂੰ ਇੱਕ ਦੁਜੇ ਦਾ। ਬਸ ਉਹ ਆਪ ਇੱਕ ਦੁਜੇ ਦੇ ਪੈਰਾਂ ਵਿੱਚ ਕੁਛ ਨਾ ਕੁਛ ਮਾਰ ਦਿੰਦੀਆਂ। ਹੁਣ ਹੋਰ ਕਿਆ ਕਿਹਾ ਜਾਵੇ। ਇੱਕ ਤਾਂ ਇਹ ਵੀ ਉਸ time ਦੇਖੋ ਬੈਠੇ ਰਹਿੰਦੇ ਤੇ ਅਹ ਹਰੇਕ ਚੀਜ਼ ਚ ਹੀ ਦੇਖਲੋ ਕਿੰਨਾ ਵਧੀਆ, ਗੱਲਾਂ ਵੀ ਉਨ੍ਹਾਂ ਦੀਆਂ ਕਿੰਨੀਆਂ ਵਧੀਆ ਹੁੰਦੀਆਂ ਸੀ ਕਿਉਂ ਕਿ ਸਾਰੀਆਂ ਜਿਹੜੀਆਂ ਹੁੰਦੀਆਂ ਉਹਨੇ ਘਰ ਦਾ ਕੰਮ-ਕੁੰਮ ਕਰਦੀਆਂ ਹੁੰਦੀਆਂ ਸੀ। ਠੀਕ ਆ, ਪਰ ਇਹ ਹੁੰਦਾ ਸੀਗਾ ਵੀ ਉਸ time ਕੁੜੀਆਂ ਨੂੰ ਜ਼ਿਆਦਾ ਪੜ੍ਹਨ-ਪੁੜ੍ਹਨ ਘੱਟ ਹੀ ਦਿੰਦੇ ਹੁੰਦੇ ਸੀਗੇ। ਅਨਪੜ੍ਹ ਬੰਦੇ ਨੂੰ ਵੀ ਵੈਸੇ ਬੋਲਣ ਦੀ ਅਕਲ ਥੋੜ੍ਹੀ ਘੱਟ ਹੀ ਹੁੰਦੀ। ਮਤਲਬ ਜਿਹੜਾ ਅਸੀਂ ਦੇਖਿਆ, ਉਹ ਲਗਾਲੋ। ਕੋਈ ਵੀ ਲਗਾਲੋ। ਜਿਹੜਾ ਘੱਟ ਉਹੋ ਕੀਤਾ ਹੁੰਦਾ ਪੜ੍ਹੇ ਬਏ ਹੁੰਦੇ ਆ ਨਾ, ਉਨ੍ਹਾਂ ਨੂੰ ਥੋੜ੍ਹੀ ਜੀ i think ਜਾਂ ਤਾਂ ਫਿਰ ਜਿਹੜੇ ਪੜ੍ਹੇ ਲਿਖੇ ਹੁੰਦੇ ਆ। ਉਨ੍ਹਾਂ ਨੂੰ ਆਏਂ ਲੱਗਦਾ ਵੀ ਉਨ੍ਹਾਂ ਨੂੰ ਅਕਲ ਜ਼ਿਆਦਾ। ਜਾਂ ਫਿਰ ਪੜ੍ਹੇ ਅਹ ਜਿਹੜੇ ਅਨਪੜ੍ਹ ਹੁੰਦੇ ਆ, ਉਨ੍ਹਾਂ ਨੂੰ ਬੋਲਣ ਦਾ ਨੀਂ ਇੰਨਾ ਪਤਾ ਹੁੰਦਾ। ਹੁੰਦੇ ਆ ਜਿਹੜੇ, ਉਹ ਹੁੰਦੇ ਆ ਨਾ ਜਿਹੜੇ ਕਹਿੰਦੇ ਹੁੰਦੇ ਆ ਆਸ-ਪਾਸ ਜਿੱਦਾਂ ਦਾ ਸਾਡਾ ਆਸਪਾਸ ਹੁੰਦਾ। ਉਦਾਂ ਦਾ ਬੰਦਾ ਬਣ ਜਾਂਦਾ। ਕਈ ਵਾਰ ਪੜ੍ਹਿਆ ਲਿਖਿਆ ਬੰਦਾ ਵੀ ਜਿਹੜਾ ਹੁੰਦਾ। ਉਹ ਅਨਪੜ੍ਹਾਂ ਆਲੀਆਂ ਗੱਲਾਂ ਕਰ ਦਿੰਦਾ। ਕਿਉਂ ਕਿਉਂ ਕਿ ਉਹ ਰਿਹਾ ਵਿਆ ਏਦਾਂ ਦੇ ਬੰਦਿਆਂ ਚ ਹੁੰਦਾ। ਕਈ ਵਾਰ ਪੜ੍ਹਿਆ ਲਿਖਿਆ ਜਿਹੜਾ ਹੁੰਦਾ ਉਹ ਅਨਪੜ੍ਹਾਂ ਆਲੀਆਂ ਗੱਲਾਂ ਕਰਦਾ ਤੇ ਅਨਪੜ੍ਹ ਪੜ੍ਹਿਆ ਲਿਖਿਆਂ ਆਲੀਆਂ ਕਿਉਂ

ਤਰੀਕੇ ਦੀ ਸੀਗੀ ਕਿ ਹਰੇਕ ਚੀਜ਼ ਨੂੰ ਉਹ ਕਰ ਲੈਂਦੀ ਸੀ ਆਪਣੇ ਅੰਦਰ ਵੀ means ਇੱਕ ਨਾ ਅਹ ਸਿੱਖ ਲੈਂਦੀ ਸੀ ਚੀਜ਼ ਨੂੰ ਤੇ ਉਹਨੂੰ ਨਾ ਅਹ ਹੌਲੀ ਹੌਲੀ ਉਹਨੇ ਨਾ ਅਹ ਅੰਗਰੇਜ਼ੀ ਸਿੱਖ ਲੀ। ਇੱਕ ਵਾਰੀ ਕੀ ਸੀਗਾ, ਉਹਦਾ ਪੋਤਾ ਨਾ ਅਹ ਉਹ ਕੁਛ ਕਰਦਾ ਪਿਆ ਸੀਗਾ ਤੇ ਆਪਣੀ ਨਾਨੀ ਨੂੰ ਜਾਂ ਦਾਦੀ ਨੂੰ ਪੁੱਛਿਆ ਕਿ ਆਹ ਦਾਦੀ ਐਦਾਂ ਉਹ ਦਾਦੀ ਅਹ ਉਹ ਅਮ ਖੜਿਆ ਵਿਆ ਸੀ, ਉਹ ਪਿੱਛੇ ਤੇ ਉਹ ਦੇਖ ਰਿਹਾ ਕਿ ਉਹਦੀ ਦਾਦੀ ਨਾ ਅਹ ਉਹਦੇ ਨਾਲ ਗੱਲ ਕਰਦੀ ਪਈ ਸੀਗੀ ਅੰਗਰੇਜ਼ ਨਾਲ ਹੈ ਮਤਲਬ ਅੰਗਰੇਜ਼ ਬੋਲਦਾ ਪਿਆ ਸੀ ਤੇ ਗੱਲ ਉਹ ਪੰਜ ਅਹ ਆਪਣੀ ਮਾਤਰ-ਭਾਸ਼ਾ, ਜੋ ਵੀ ਉਹਦੀ ਸੀਗੀ ਜਿਹੜੀ ਉਥੇ ਦੀ ਭਾਸ਼ੀ ਸੀਗੀ ਉਹਦੇ ਚ ਹੀ ਕਰਦੀ ਸੀ। ਪਹਾੜੀ ਜੀ ਤੇ ਪਰ ਉਹ ਉਨ੍ਹਾਂ ਦੀ ਗੱਲ ਸਮਝਦੀ ਪਈ ਸੀਗੀ ਵੀ ਉਹ ਕੀ ਮੰਗਦੇ ਕੀ ਸੀਗੇ। ਤੇ ਉਹ ਕਹੇ। ਕਹਿੰਦਾ ਤੁਸੀਂ ਉਨ੍ਹਾਂ ਦੀ ਗੱਲ ਕਿੱਦਾਂ ਸਮਝ ਰਹੇ ਓਂ, ਤੁਸੀਂ ਤਾਂ ਪੜ੍ਹੇ ਬਏ ਵੀ ਨਹੀਂ ਓਂ। ਕਹਿੰਦੀ ਮੈਨੂੰ ਉਹੋ ਕਿਉਂਕਿ ਉਨ੍ਹਾਂ ਨੂੰ ਆਦਤ ਪੈ ਚੁੱਕੀ ਸੀ। ਆਦਤ ਵੀ ਉਨ੍ਹਾਂ ਨੇ ਸਿੱਖ ਲਿਆ ਸੀਗਾ। ਕਿ ਉਹ ਕਿਆ ਬੋਲ ਰਹੇ ਆ ਤਾਂ ਕਿਉਂ ਕਿ ਜੋ ਇਹੇ ਆ ਨਾ ਅਹ ਅਸੀਂ ਸੋਚਦੇ ਆਂ ਕਿ ਕੋਈ ਚੀਜ਼ ਮੁਸ਼ਕਿਲ ਨਹੀਂ ਹੁੰਦੀ, ਜਦ ਤੱਕ ਅਸੀਂ ਉਸਨੂੰ ਕਰਨੇ ਦੀ ਕੋਸ਼ਿਸ਼ ਨਹੀਂ ਕਰਦੇ। ਕਿਉਂ ਕਿ ਜਦੋਂ ਅਸੀਂ ਉਸਨੂੰ ਕਰ ਲੈਂਦੇ ਨਾ ਅਹ ਉਦੋਂ ਉਹ ਮੁਸ਼ਕਿਲ ਰਹਿੰਦੀ ਨੀਂ। ਉਹ ਹੋ ਜਾਂਦੀ ਆ ਆਸਾਨੀ ਨਾਲ। ਤੇ ਗੱਲ ਉਹੋ ਆ ਨਾ ਅਹ ਜਿਹੜੀ ਸਾਨੂੰ ਉਹੋ ਆ, ਆਪਣੇ ਅੰਦਰ ਸਮਾਉਣ ਦੀ, ਉਹ ਬੜੀ ਉਹੋ ਆ। ਕਿਉਂਕਿ ਕਿਸੇ ਵੀ ਚੀਜ਼ ਨੂੰ ਜੇ ਅਸੀਂ ਚਾਹੀਏ ਨਾ ਤਾਂ ਅਸੀਂ ਸਿੱਖ ਸਕਦੇ ਆਂ ਬੜੀਂ ਆਸਾਨੀ ਨਾਲ ਪਰ ਜੇ ਅਸੀਂ ਚਾਹੀਏ। ਜੇ ਸਾਡਾ ਦਿਲ ਹੋਵੇ ਉਹਨੂੰ ਕਰਨੇ ਦਾ ਤਾਂ ਅਸੀਂ ਕਰ ਸਕਦੇ ਆਂ। ਕੁਛ ਵੀ ਕਰ ਸਕਦੇ ਆਂ। ਕੁਛ ਵੀ ਔਖਾ ਨਹੀਂ ਐ, ਸਾਡੇ ਵਾਸਤੇ। ਪਰ ਗੱਲ ਇਹ ਐ ਕਿ ਕਈ ਵਾਰ ਅਸੀਂ ਆਪ ਆਲਸੀ ਹੋ ਜਾਨੇ ਆਂ, ਕੋਈ ਵੀ ਚੀਜ਼ ਕਰਨੇ ਨੂੰ। ਜਿਹੜੇ ਸਾਡੇ। ਉਹੋ ਸੀਗੇ ਵੱਡੇ ਲੋਕ ਜਾਂ ਕਹਿਲੋ ਵੀ ਅਹ ਅੱਸੀ-ਨੱਬੇ ਦੇ ਜੋ ਵੀ ਬੰਦੇ ਸੀਗੇ। ਉਨ੍ਹਾਂ ਨੇ ਦਸਵੀਂ ਦਸਵੀਂ ਕੀਤੀ ਹੋਈ ਐ। ਪਰ ਇਹ ਆ ਨਾ ਅਹ ਉਨ੍ਹਾਂ ਦੀ ਦਸਵੀਂ ਦੀ ਜੋ ਉਹੋ ਆ ਨਾ ਅਹ ਦਸਵੀਂ ਦੀ ਕਹਿਨੇ ਆਂ ਮਾਨਿਅਤਾ ਉਹ ਸਾਡੀ, ਜੋ ਅਸੀਂ BA ਜਾਂ ਕੁਸ਼ ਹੋਰ ਕਰਦੇ ਆਂ, ਆਪਣੀ ਪੜ੍ਹਾਈ, ਉਹਦੇ ਬਰਾਬਰ ਆ, ਜੋ ਵੀ ਅਸੀਂ ਉੱਚ ਪੱਧਰ ਦੀ ਪੜ੍ਹਾਈ ਕਰਦੇ ਆਂ। ਕਿਉਂ ਕਿ ਉਨ੍ਹਾਂ ਨੇ ਇਹਦੇ ਵਿੱਚ ਇੰਨਾ ਸਿੱਖਿਆ ਵੀ। ਉਨ੍ਹਾਂ ਨੇ ਕੱਲ੍ਹੀ ਪੜ੍ਹਾਈ ਨਹੀਂ ਕੀਤੀ। ਉਨ੍ਹਾਂ ਨੇ ਆਪਣੇ ਆਸਪਾਸ ਪਹਿਲੇ ਕੰਮ ਵੀ ਕੀਤਾ। ਕੰਮ ਕਰਨ ਦੇ ਨਾਲ ਨਾਲ ਉਹ ਪੜ੍ਹਦੇ ਰਹੇ। ਤੇ ਆਪਣੇ ਆਪ ਨੂੰ ਉਨ੍ਹਾਂ ਨੇ ਇਨ੍ਹਾਂ ਸੀਗਾ ਤੇ ਇਹ ਐ ਕਿ ਕਰੋ ਸਭ ਕੁਛ। ਇਹ ਨੀਂ, ਸਗੋਂ ਉਹ ਕਹਿੰਦੇ ਹੁੰਦੇ ਆ ਨਾ ਅਹ ਕਿ ਜਿਹੜਾ ਕੰਮ ਅਸੀਂ ਆਪ ਕਮਾਇਆ ਹੁੰਦਾ ਨਾ ਅਹ ਉਸ ਕੰਮ ਦੀ ਸਾਨੂੰ ਬਹੁਤ ਉਹੋ ਹੁੰਦੀ ਆ। ਇਹ ਕਿਆ ਕਹਿੰਦੇ ਹੁੰਦੇ ਆ। ਵੀ ਸਾਨੂੰ ਹੁੰਦਾ ਕਿ ਨਈ ਇਸ ਕੰਮ ਨੂੰ ਅਸੀਂ ਆਪ ਕਮਾਇਆ ਏ। ਨ ਹਮ ਤੇ ਕੋਈ ਵੀ ਚੀਜ਼ ਐ ਜੋ ਅਸੀਂ ਆਪਣੀ ਕਮਾਈ ਦੀ ਲੈ ਕੇ ਆਏ ਹੁੰਨੇ ਆਂ। ਅਸੀਂ ਉਸ ਚੀਜ਼ ਨੂੰ ਬੜੀ ਸਾਂਭ ਸਾਂਭ ਕੇ ਰੱਖਦੇ ਆਂ। ਸਾਨੂੰ ਪਤਾ ਕਿ ਅਸੀਂ ਉਹ ਚੀਜ਼ ਕਿਵੇਂ ਲੈ ਕੇ ਆਏ। ਕਿਉਂ ਕਿ ਸਾਨੂੰ ਕਦਰ ਹੁੰਦੀ ਆ, ਉਸ ਚੀਜ਼ ਦੀ। ਕਦਰ ਤਾਂ ਕਰਨੀ ਚਾਹੀਦੀ ਐ। ਭਾਵੇਂ ਉਹੋ ਚੀਜ਼ ਦੀ ਹੋਵੇ, ਭਾਵੇਂ ਉਹ ਰਿਸ਼ਤੇ ਦੀ ਹੋਵੇ। ਭਾਵੇਂ ਸਮਝ ਦੀ ਹੋਵੇ, ਭਾਵੇਂ ਕਿਸੇ ਕੰਮ ਦੀ ਹੋਵੇ। ਭਾਵੇਂ ਕਿਸੀ, ਕਹਿੰਦੇ ਹੁੰਦਾ ਆ ਵੀ ਕਿਸੇ ਛੋਟੀ ਤੋਂ ਛੋਟੀ ਚੀਜ਼ ਦੀ ਹੋਵੇ, ਚਾਹੇ ਕੋਈ ਵੀ ਹੋਵੇ। ਸਾਨੂੰ ਕਰਦ ਕਰਨੀ ਚਾਹੀਂਦੀ ਐ। ਕਿਉਂ ਕਿ ਜਿਹੜੀ ਕਦਰ ਐ, ਜੇ ਅਸੀਂ ਕਿਸੇ ਦੀ ਕਦਰ ਕਰਾਂਗੇ ਤਾਂ ਫਿਰ ਸਾਨੂੰ ਅੱਗੇ ਜ਼ਿਆਦੇ ਮਿਲੇਗਾ। ਤੇ ਜੇ ਅਸੀਂ ਅੱਜ ਕਿਸੇ ਦੀ ਕਦਰ ਨਹੀਂ ਕਰਾਂਗੇ। ਕੱਲ੍ਹ ਸਾਡੀ ਵੀ ਕਦਰ ਨਹੀਂ ਹੋਵੇਗੀ ਭਾਵੇਂ ਉਹ ਸਮਾਂ ਏ, ਭਾਵੇਂ ਕੋਈ ਬੰਦਾ ਏ। ਚਾਹੇ ਕੋਈ ਵੀ ਐ।